ਉਪਰ ਬਲੂ ਢੱਕਣ ਲੱਗੇ ਹੋਏ ਹਨ ਪਿੰਕ ਢੱਕਣ ਲੱਗੇ ਹੋਏ ਹਨ।

ਸਾਮਨੇ ਇੱਕ ਹੋਸਪਿਟਲ ਦੀ ਤਸਵੀਰ ਲੱਗ ਰਹੀ ਹੈ ਇਕ ਬਾਹਰ ਬੈਡ ਲੱਗਿਆ ਹੋਇਆ ਹੈ ਇੱਕ ਸਟੂਲ ਪਿਆ ਹੋਇਆ ਹੈ।

ਸਾਹਮਣੇ ਇੱਕ ਮੈਰਿਜ ਪੈਲੇਸ ਨਜ਼ਰ ਆ ਰਿਹਾ ਹੈ ਜਿਸ ਦੇ ਨੀਚੇ ਇੱਕ ਰੈਡ ਕਲਰ ਦਾ ਮੇਟ ਵਿਛਯਾ ਹੋਇਆ ਹੈ ਐਂਟਰੀ ਤੇ ਬਹੁਤ ਪਿਆਰੀ ਡੈਕੋਰੇਸ਼ਨ ਹੋਈ ਹੈ ਫੁੱਲ ਲੱਗੇ ਹੋਏ ਹਨ ਗਰੀਨ ਯੈਲੋ ।

ਕੁਛ ਬਹੁਤ ਸਾਰੇ ਗਮਲੇ ਰੱਖੇ ਹੋਏ ਹਨ ਵੱਡੇ ਗਮਲੇ ਹਨ ਕੁਛ ਛੋਟੇ ਗਮਲੇ ਹਨ ਅਤੇ ਇੱਕ ਗ੍ਰੀਨ ਜਾਲੀ ਲੱਗੀ ਹੋਈ ਐ।

ਬਹੁਤ ਸਾਰੇ ਪਏ ਹੋਏ ਹਨ ਇੱਕ ਟੂਲ ਪਿਆ ਹੋਇਆ ਹੈ ਹਰਮੋਨੀਅਮ ਪਿਆ ਹੋਇਆ ਹੈ।

ਬਹੁਤ ਸਾਰੇ ਪੇੜ ਲੱਗੇ ਹੋਏ ਹਨ ਯੈਲੋ ਕਲਰ ਦੇ ਫੁੱਲ ਲੱਗੇ ਹਨ ਅਤੇ ਗ੍ਰੀਨ ਪੱਤੀਆਂ ਲੱਗੀਆਂ ਨੇ ਵਿੱਚ ਕੁਛ ਪੌਦੇ ਨਜ਼ਰ ਆ ਰਹੇ ਹਨ ਹਲਦੀ ਕੇ ਪੱਤੇ ਦਿਖਾਈ ਦੇ ਰਹੇ ਹਨ।

ਸਾਹਮਨੇ ਇੱਕ ਕਾਉੰਟਰ ਨਜ਼ਰ ਆ ਰਿਹਾ ਹੈ ਇੱਕ ਸਲੈਬਸ ਨਜ਼ਰ ਆ ਰਹੀਆਂ ਹਨ ਸ਼ੀਸ਼ੇ ਦਿਆਂ ਵੱਖਰੀਆਂ ਸਲੈਬਸ ਲੱਗੀਆਂ ਹੋਈਆਂ ਹਨ।

ਐਥੇ ਬੋਹਤ ਸਾਰੇ ਦਤਖਤ ਦਿਖਾਈ ਦੇ ਰਹੇ ਹਨ ਸਾਮਨੇ ਇੱਕ ਮਕਾਨ ਨਜ਼ਰ ਆ ਰਿਹਾ ਹੈ ਓਦੇ ਉਪਰ ਬੋਹਤ ਸਾਰੇ ਝੜੀਆਂ ਪੌਦੇ ਲੱਗੇ ਹੋਏ ਦਿਖਾਈ ਦੇ ਰਹੇ ਹਨ।

ਅਤੇ ਕੁਛ ਅ ਤਾਰਾਂ ਪਾਇਆਂ ਹੋਈਆਂ ਹਨ ਸੱਬਲ ਪਏ ਹੋਏ ਹਨ ਅਤੇ ਕਹੀਂ ਬੈਟਰ ਬੈਟਰਾ ਪਿਆ ਹੋਇਆ ਹੈ।

ਅਤੇ ਕੁਛ ਉੱਪਰ ਲਾਈਟਾਂ ਆਣ ਹਨ ਗ੍ਰੀਨ ਯਲੋ ਰੈਡ ਕਲਰ ਦੀਆਂ ਬਹੁਤ ਸਾਰੇ ਦਰਖਤ ਦਿਖਾਈ ਦੇ ਰਹੇ ਹਨ ਗ੍ਰੀਨ ਕਾਫੀ ਬੋਰਡ ਲੱਗੇ ਹੋਏ ਹਨ ਕਾਫੀ ਜਿਆਦਾ।

ਆਹ ਗੰਨੇ ਪਏ ਹੋਏ ਹਨ ਇੱਕ ਕੰਡਾ ਦਿਖਾਈ ਦੇ ਰਿਹਾ ਹੈ ਉੱਸ ਵਿੱਚ ਮਿਰਚਾਂ ਹਨ ਇੱਕ ਥੈੱਲਾ ਹੈ।